ਸਭ ਤੋਂ ਪਹਿਲਾਂ ਮਨੁੱਖ ਅੰਦਰ ਆਾਤਮ ਵਿਸ਼ਵਾਸ ਦੀ ਲੋੜ ਹੈ। ਅਸੀਂ ਆਪਣੇ ਮਨ ਨੂੰ ਐਨਾ ਵਿਸ਼ਾਲ ਨਹੀਂ ਬਣਾਉਂਦੇ ਕਿ ਉਹ ਆਪਣੀ ਉਹ ਉਸ ਵਿੱਚ ਆ ਸਾਡੀ ਆਤਮ ਦੀ ਇੱਛਾ ਸਮਾ ਸਕੇ। ਅਸੀ ਆਪਣੇ ਮਨੋਵਿਰਤੀ ਨੂੰ ਐਨਾ ਹੀ ਦਬਾ ਦਿੰਦੇ ਹਾਂ ਕਿ ਸਾਨੂੰ ਆਤਮਾ ਦੀ ਆਵਾਜ਼ ਵੀ ਸੁਣਾਈ ਨਹੀਂ ਦਿੰਦੀ। ਇਸੇ ਦਾ ਨਤੀਜਾ ਇਹ ਹੁੰਦਾ ਹੈ ਕਿ ਅਸੀਂ ਹੋਰ ਵਿਸ਼ੇ ਪ੍ਰਤੀ ਕਮਜ਼ੋਰ ਹੁੰਦੇ ਜਾਂਦੇ ਹਨ। ਕਮਜ਼ੋਰ ਦਿਲ ਵਾਲਿਆਂ ਵਾਂਗ ਸੋਚਦੇ ਹਨ। ਕੁਦਰਤ ਵੀ ਇੱਕ ਮਹਾਂ ਸ਼ਕਤੀ ਹੈ। ਜੋ ਹਰ ਜੀਵ ਨੂੰ ਪੈਦਾ ਕਰਦੀ ਹੈ। ਉਹਨਾ ਦਾ ਪਾਲਣ ਪੋਸ਼ਣ ਕਰਦੀ ਹੈ। ਉਹ ਇੱਕ ਉਸ ਵਿੱਚ ਕੰਜੂਸੀ ਵਰਤੀ ਵਾਲੀ ਕੋਈ ਗੱਲ ਨਹੀਂ, ਉਹ ਨਾਲ ਸਭ ਨੂੰ ਬਰਾਬਰ ਚੀਜ਼ਾਂ ਵੰਡਦੀ ਹੈ। ਵਿਧਾਤਾ ਕੰਗਾਲ ਨਹੀਂ ਹੈ। ਨਾ ਹੀ ਉਹ ਉਸਨੇ ਕੰਜੂਸੀ ਨਾਲ ਸੰਸਾਰ ਉਸਾਰਿਆਂ ਹੈ। ਕੁਦਰਤ ਦੇ ਘਰੋਂ ਮਨੁੱਖ ਨੂੰ ਕੀ ਕੁੱਝ ਨਹੀਂ ਮਿਲਦਾ। ਸਾਡੀ ਹਰ ਇੱਛਾ ਦੀ ਪੂਰਤੀ ਲਈ ਉਹ ਬਹੁਤ ਦਿਆਲੂ ਹੈ। ਇਸ ਸੰਸਾਰ ਦੇ ਵਿੱਚ ਚਾਰੇ ਪਾਸੇ ਨਜ਼ਰ ਮਾਰੀਏ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਕੁਦਰਤ ਨੇ ਮਨੁੱਖ ਨੂੰ ਕਿਤੇ ਐਨੇ ਵੱਡੇ ਭੰਡਾਰ ਦਿੱਤੇ ਹਨ ਜਿੰਨ੍ਹਾ ਦੀ ਕੀਮਤ ਸਾਰੇ ਸੰਸਾਰ ਦੀ ਦੌਲਤ ਨਹੀਂ ਚੁੱਕਾ ਸਕਦੀ।

ਬਦਲੇ ਕੁਦਰਤ ਨੇ ਕੁੱਝ ਵਸੂਲ ਕੀਤਾ ਹੈ। ਕੀ ਤੁਸੀਂ ਸਮਝਦੇ ਹੋ ਕਿ ਹਵਾ, ਪਾਣੀ, ਰੌਸ਼ਨੀ ਦੇ ਬਦਲੇ ਕੁਦਰਤ ਤੁਹਾਡੇ ਕੋਲੋਂ ਕੁੱਛ ਲੈਂਦੀ ਹੈ ਜਾਂ ਕੁਦਰਤ ਕਿਸੇ ਦੇ ਲਈ ਇਹ ਸਭ ਘੱਟ ਜਾਂ ਵੱਧ ਵੰਡਦੀ ਹੈ। ਨਹੀਂ ਇਹ ਸਭ ਕੁੱਝ ਪ੍ਰਮਾਤਮਾ ਦੇ ਘਰੋਂ ਸਾਰਿਆਂ ਨੂੰ ਬਰਾਬਰ ਬਰਾਬਰ ਮਿਲਦਾ ਹੈ। ਉਸ ਦੀਆਂ ਨਜ਼ਰਾਂ ਵਿੱਚ ਨਾ ਕੋਈ ਗਰੀਬ ਹੈ ਅਤੇ ਨਾ ਹੀ ਕੋਈ ਅਮੀਰ, ਨਾ ਹੀ ਕੋਈ ਕੰਜ਼ੂਸੀ ਨਾਲ ਇਹ ਸਭ ਕੁੱਝ ਵੰਡਦਾ ਹੈ। ਛੋਟਾ-ਵੱਡਾ, ਅਮੀਰ-ਗਰੀਬ ਇਹ ਸਭ ਕਿਸਦੇ ਬਣਾਏ ਹਨ। ਖੁਦ ਮਨੁੱਖ ਨੇ, ਤੁਸੀਂ ਇਹ ਕੁੱਝ ਕਿਉਂ ਭੁੱਲ ਜਾਂਦੇ ਹੋ ਕਿ ਜੇਕਰ ਇੱਕ ਦੀਵੇ ਨਾਲ ਦੂਸਰਾ ਦੀਵਾ ਬਾਲ ਦਿੱ ਲਿਆ ਜਾਵੇ ਤਾਂ ਪਹਿਲੇ ਦੀਵੇ ਨੂੰ ਕੁੱਝ ਨਹੀਂ ਪਹਿਲੇ ਦੀਵੇ ਦਾ ਕੁੱਝ ਨਹੀਂ ਵਿਗੜਦਾ। ਨਾ ਹੀ ਉਸਦੀ ਰੌਸ਼ਨੀ ਘੱਟਦੀ ਹੈ। ਠੀਕ ਇਸੇ ਤਰ੍ਹਾਂ ਜੇਕਰ ਅਸੀਂ ਕਿਸੇ ਨਾਲ ਮਿੱਤਰਤਾ ਕਰਦੇ ਹਾਂ ਤਾਂ ਉਸਨੂੰ ਪਿਆਰ ਵੰਡਦੇ ਹਾਂ ਤਾਂ ਕੀ ਸਾਡੇ ਸਰੀਰ ਵਿੱਚ ਕੁੱਝ ਘੱਟ ਜਾਵੇਗਾ ਗਾ, ਨਹੀਂ, ਸਗੋਂ ਅਸੀਂ ਦੂਸਰਿਆਂ ਨਾਲ ਪਿਆਰ ਕਰਕੇ ਆਪਣੇ ਲਈ ਹੋਰ ਪਿਆਰ ਪ੍ਰਾਪਤ ਕਰਦੇ ਹਾਂ। ਇਸ ਪਿਆਰ ਵਿੱਚ ਸਾਡੇ ਮਨ ਦੀ ਖੁਸ਼ੀ ਲੁੱਕੀ ਹੋਈ ਹੈ। ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਭੇਦ ਇਹੋ ਹੈ ਕਿ ਅਸੀਂ ਉਸ ਮਹਾਂਸ਼ਕਤੀ ਨਾਲ ਆਪਣਾ ਸੰਬੰਧ ਕਿਵੇਂ ਜੋੜੀਏ। ਜੇਕਰ ਮਨੁੱਖ ਨੂੰ ਮਨੁੱਖ ਉਸ ਮਹਾਂਸ਼ਕਤੀ ਨਾਲ ਰਿਸ਼ਤਾ ਜੋੜਨਾ ਦਾ ਤਰੀਕਾ ਸਮਝ ਲੈਂਦਾ ਹੈ ਤਾਂ ਉਹ ਆਪਣੇ ਕਾਰਜ-ਕੁਸ਼ਲਤਾ ਤਾ ਵਿੱਚ ਲੱਖ ਗੁਣਾ ਵਾਧ ਵਾਧਾ ਕਰ ਸਕਦਾ ਹੈ। ਉਹ ਆਪਣੀ ਮਹਾਂਸ਼ਕਤੀ ਦੇ ਭੰਡਾਰ ਦਾ ਸਹਿਯੋਗੀ ਅਤੇ ਹਿੱਸੇਦਾਰ ਬਣ ਸਕਦਾ ਹੈ।

ਸਗੋਂ ਦੂਸਰਿਆਂ ਨੂੰ ਸ਼ਕਤੀ ਵੰਡਣ ਦੇ ਯੋਗ ਹੋ ਸਕੇਗਾ। ਫਿਰ ਉਹ ਆਪਣੇ ਆਪ ਨੂੰ ਉਸ ਸ਼ਕਤੀ ਦਾ ਭੰਡਾਰ ਬਣ ਜਾਵੇਗਾ। ਪਹਿਲਾ ਕਦੀ ਵੀ ਉਸਨੇ ਇਸ ਅਨੋਖੀ ਸ਼ਕਤੀ ਦਾ ਸੁਪਨਾ ਵੀ ਨਹੀਂ ਲਿਆ ਹੋਵੇਗਾ। ਜੇਕਰ ਜਿਸ ਸਮੇਂ ਸਾਨੂੰ ਇਹ ਪਤਾ ਨਹੀਂ, ਪਤਾ ਲੱਗ ਜਾਂਦਾ ਹੈ ਕਿ ਸਾਰੀ ਸ਼ਕਤੀ ਉਸ ਮਹਾਂਸ਼ਕਤੀ ਤੋਂ ਆਉਂਦੀ ਹੈ ਅਤੇ ਪੂਰੀ ਪੂਰੀ ਆਜ਼ਾਦੀ ਆਜ਼ਾਦੀ ਨਾਲ ਸਾਡੇ ਵੱਲ ਖਿੱਚੀ ਆਉਂਦੀ ਹੈ ਤਾਂ ਫਿਰ ਸਾਡੇ ਮਨ ਦੀ ਸ਼ਕਤੀ ਦਾ ਉਸ ਸ਼ਕਤੀ ਨਾਲ ਸੰਬੰਧ ਜੁੜ ਜੁੜ ਜਾਂਦਾ ਹੈ। ਸਾਡੇ ਵਿੱਚੋਂ ਬੇਈਮਾਨੀ, ਸੁਆਰਥ ਅਤੇ ਅਨਿਆਂ

ਮੰਨ ਕੇ ਪੂਜਾ ਕਰਦੇ ਹਾਂ। ਇਸ ਕਰਕੇ ਅਸੀਂ ਸੱਚਾਈ ਦੇ ਪੁਜਾਰੀ ਨਾ ਹੋ ਕੇ ਬੇਈਮਾਨੀ, ਸੁਆਰਥ, ਜ਼ਲੂਤ ਅਹ ਨਹੀਂ ਜੁਲਮ ਜੁਲਮ ਅਤੇ ਝੂਠ ਨੂੰ ਹੀ ਆਨੰਦ ਸਮਝਦੇ ਹਾਂ। ਵਧੀਕੀਆਂ ਕਰਦੇ ਰਹੇ ਹਾਂ, ਕਰਕੇ ਜਦੋਂ ਸਾਡੀ ਨਜ਼ਰ ਧੁੰਦਲੀ ਹੋ ਜਾਂਦੀ ਹੈ ਤਾਂ ਅਸੀਂ ਆਪਣੇ ਭੈਣ ਭਰਾਵਾਂ ਅਤੇ ਸਾਕ-ਸੰਬੰਧੀਆਂ ਤੋਂ ਲਾਭ ਪ੍ਰਾਪਤ ਕਰਨ ਲਈ ਲੱਗ ਪੈਂਦੇ ਹਾਂ ਜਦੋਂ ਸਾਡੀ ਨਜ਼ਰ ਦਾ ਇਹ ਧੁੰਦਲਾਪਣ ਦੂਰ ਹੋ ਜਾਂਦਾ ਹੈ। ਉਦੋਂ ਅਸੀਂ ਪ੍ਰਮਾਤਮਾ ਦੇ ਨੇੜੇ ਪਹੁੰਚ ਜਾਂਦੇ ਹਾਂ। ਉਦੋਂ ਸੰਤਾਪ ਦੀਆਂ ਸਾਰੀਆਂ ਚੀਜ਼ਾਂ ਆਪਣੇ ਆਪ ਸਾਡੇ ਵੱਲ ਆਉਣ ਲੱਗ ਪੈਂਦੀਆਂ ਹਨ ਪਰ ਸਾਡੀ ਸਭ ਤੋਂ ਵੱਡੀ ਭੁੱਲ ਇਹ ਹੈ ਕਿ ਕਿ ਅਸੀਂ ਆਪਣੇ ਗਲਤ ਕੰਮਾਂ ਅਤੇ ਮੰਦੇ ਵਿਚਾਰਾਂ ਨਾਲ ਉਸਨੂੰ ਆਪਣੇ ਨੇ ਤੱਕ ਪਹੁੰਚਣ ਰੋਕ ਦਿੰਦੇ ਹਨ। ਸਾਡਾ ਹਰ ਬੁਰਾ ਕੰਮ, ਸਾਡੀ ਬੁਰੀ ਨਜ਼ਰ ਤੋਂ ਉਹਲੇ ਹੋ ਕੇ ਪਾਪਾਂ ਦੀ ਨਗਰੀ ਵੱਲ ਜਾਣ ਲੱਗ ਪੈਂਦਾ ਹੈ ਇਸਦਾ ਨਤੀਜਾ ਇਹ ਹੁੰਦਾ ਹੈ ਕਿ ਅਸੀਂ ਪ੍ਰਮਾਤਮਾ ਤੋਂ ਦੂਰ

ਆ ਜਾਂਦੀ ਹੈ। ਉਦੋਂ ਸਾਡਾ ਦਿਲ ਬੜਾ ਵਿਸ਼ਾਲ ਅਤੇ ਖੁੱਲ੍ਹਾ ਹੋ ਜਾਂਦਾ ਹੈ। ਕੰਜ਼ੂਸੀ ਵੀ ਦੂਰ ਚਲੀ ਜਾਂਦੀ ਹੈ। ਜਦ ਅਸੀਂ ਬੁਰਾਈਆਂ ਤੋਂ ਦੂਰ ਹੋ ਜਾਵਾਂਗੇ ਤਾਂ ਜਿਹੜੀਆਂ ਚੀਜ਼ਾਂ ਦੀ ਭਾਲ ਵਿੱਚ ਅਸੀੰ ਭਟਕਦੇ ਰਹਿੰਦੇ ਹਾਂ। ਉਹ ਚੀਜ਼ਾਂ ਸਾਡੀ ਭਾਲ ਵਿੱਚ, ਭਾਲ ਕਰ ਰਹੀਆਂ ਹੋਣਗੀਆਂ। ਜਾਹਨ ਬਰੋਜ਼ ਨੇ ਆਪਣੀ ਇੱਕ ਕਵਿਤਾ ਵਿੱਚ ਸੱਚ ਹੀ ਕਿਹਾ ਹੈ ਕਿ ਮੈਂ ਸਮੇਂ ਅਤੇ ਕਿਸਮ ਦੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਕਰਦਾ ਅਤੇ ਵੇਖੋ ਜੋ ਕੁੱਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਆਪਣੇ ਆਪ ਮਿਲ ਜਾਂਦਾ ਹੈ। ਸਾਡਾ ਹਰ ਬੁਰਾ ਕੰਮ ਸਾਡੀ ਬੁਰੀ ਨਜ਼ਰ ਤੋਂ ਉਹਲੇ ਹੋ ਕੇ ਪਾਪਾਂ ਦੀ ਨਗਰੀ ਵੱਲ ਜਾਣ ਲੱਗ ਪੈਂਦਾ ਹੈ। ਇਸਦਾ ਨਤੀਜਾ ਇਹ ਹੁੰਦਾ ਹੈ ਕਿ ਅਸੀਂ ਪ੍ਰਮਾਤਮਾ ਤੋਂ ਦੂਰ ਹੁੰਦੇ ਜਾਂਦੇ ਹਾਂ। ਮੈਂ, ਤੂੰ ਦੋ ਵਾਰ ਜਾਗਿਆ ਤਾਂ ਕੀ ਵੇਖਿਆ ਕਿ ਜਿਹੜੇ ਮਿੱਤਰ ਨੂੰ ਮੈਂ ਲੱਭਦਾ ਫਿਰਦਾ ਸੀ, ਉਹ ਤਾਂ ਆਪ ਮੈਨੂੰ ਲੱਭ ਰਹੇ ਹਨ। ਜੇ ਮੈਂ ਇਕੱਲਾ ਖੜੌਤਾ ਹਾਂ ਤਾਂ ਕੀ ਹੋਇਆ। ਮੈਂ ਆਉਣ ਵਾਲੇ ਸਾਲਾਂ ਦੀ ਚਾਅ ਦਾ ਉਡੀਕ ਕਰ ਰਿਹਾ ਹਾਂ। ਮੇਰਾ ਮਨ ਉਸ ਫਸਲ ਉਹ ਉਹ ਫਸਲ ਕੱਟੇਗਾ ਜੋ ਉਸਨੇ ਬੀਜੀ ਹੈ ਕਿਉਂਕਿ ਜੋ ਕੁੱਝ ਮੇਰਾ ਹੈ, ਉਹ ਮੈਨੂੰ ਜ਼ਰੂਰ ਪਹਿਚਾਣ ਲਵੇਗਾ, ਸਮੇਂ ਦਾ ਹੇਰ-ਫੇਰ ਤਾਂ ਅੰਨ੍ਹ ਦੀ ਦੂਰੀ। ਸਾਗਰ ਦੀ ਡੂੰਘਾਈ ਅਤੇ ਪਹਾੜਾਂ ਦੀ ਉੱਚਾਈ ਮੇਰੀ ਮਨਚਾਹੀ ਚੀਜ਼ਾਂ ਨੂੰ ਮੇਰੇ ਤੋਂ ਦੂਰ ਨਹੀਂ ਕਰਨ ਅਹ ਕਰਨ ਵਿੱਚ ਸਫਲ ਨਹੀਂ ਹੋ ਸਕਦੀ। ਹਰ ਸਮੇਂ

ਤੁਹਾਡੇ ਕੋਲ ਉਹ ਸਭ ਕੁੱਝ ਨਹੀਂ ਜੋ ਲੋਕਾਂ ਨੂੰ ਮਿਲੇ ਹੋਏ ਹਨ। ਤਾਂ ਤਾਂ ਤੁਸੀਂ ਉਹ ਕੰਮ ਨਹੀਂ ਕਰ ਸਕਦੇ ਜੋ ਦੁਸਰੇ ਕਰ ਲੈਂਦੇ ਹਨ।

ਤੁਸੀਂ ਕੁੱਝ ਵੀ ਨਹੀਂ ਪ੍ਰਾਪਤ ਕਰ ਸਕੋਗੇ। ਤੁਹਾਨੂੰ ਜੋ ਕੁੱਝ ਵੀ ਮਿਲੇਗਾ, ਆਪਣੀ ਮਿਹਤਨ ਮਿਹਨਤ ਅਤੇ ਲਗਨ ਨਾਲ ਮਿਲੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਰ ਆਦਮੀ ਦੇ ਮਨ ਵਿੱਚ ਧੰਨ ਪ੍ਰਾਪਤ ਕਰਨ ਦੀ ਭਾਰੀ ਇੱਛਾ ਹੁੰਦੀ ਹੈ, ਪਰ ਉਹ ਉਸਨੂੰ ਉਦੋਂ ਤੱਕ ਪ੍ਰਾਪਤ ਨਹੀਂ ਕਰ ਸਕਦਾ ਜਦੋਂ ਤੱਕ ਉਹ ਆਪਣੀ ਮਾਨਸਿਕ ਸ਼ਥਿਤੀ ਨੂੰ ਅਹ ਮਾਨ ਮਾਨਸਿਕ ਸਥਿਤੀ ਨੂੰ ਨਹੀਂ ਬਦਲ ਸਕ ਬਦਲ ਲੈਂਦਾ। ਜਦੋਂ ਤੱਕ ਉਹ ਆਪਣੀ ਬਦਕਿਸਮਤੀ ਅਤੇ ਗਰੀਬੀ ਦਾ ਰੌਣਾ ਨਹੀਂ ਛੱਡਦਾ, ਉਦੋਂ ਤੱਕ ਉਸਨੂੰ ਧੰਨ ਨਹੀਂ ਮਿਲ ਸਕੇਗਾ। ਪਹਿਲਾਂ ਰੌਣਾ ਬੰਦ

ਦੁੱਖਾਂ ਦੂਰ ਕਰਨ ਦੇ ਤਰੀਕੇ ਲੱਭੋ, ਜਿੰਨਾ ਸਮਾਂ ਤੁਸੀਂ ਦੂਸਰਿਆਂ ਵੱਲ ਵੇਖ ਕੇ ਸਾੜ੍ਹੇ ਵਿੱਚ ਗੁਆਉਂਦੇ ਹੋ, ਉੱਨੇ ਸਮੇਂ ਵਿੱਚ ਤੁਸੀਂ ਆਪਣੇ ਆਪ ਨੂੰ ਚੰਗਾ ਬਣਾਉਣ ਦਾ ਯਤਨ ਕਿਉਂ ਨਹੀਂ ਕਰਦੇ। ਸਤਿ ਸ਼੍ਰੀ ਅਕਾਲ। ਖਲੋਤੀ ਉਥੇ ਸਾਡੀ ਕੋਈ ਲੋੜ ਨਹੀ ਸਾਨੂ ਪੜਤੋਨ ਦੀ ਅੱਗਯਾ ਦੋ ਰਬ ਨੂੰ ਕਹਿੰਦੀ ਹੈ ਰਾਮ ਜੀ ਵੀ ਤੁਸੀਂ ਧਰਤੀ ਤੇ ਤਾ ਹੁਣ ਸਾਡੀ ਜੁਰਅੱਤ ਰਹੀ ਨੀ ਤੇ ਅਸਲਿਏ ਸਾਨੂ ਜੇੜਾ ਨਾ ਵਾਪਸ ਬੁਲਾ ਲਿਯਾ ਜਾਵੇ ਏਹ ਕਿਵੇਂ ਹੋ ਸਕਦਾ ਰਬ ਨੇ ਹੈਰਾਨ ਹੋਕੇ ਪੁਛਿਆ

ਰਬ ਇਕ ਨਿਕੀ ਜਿਹੀ ਚਿੜੀ ਬਣ ਕੇ ਧਰਤੀ ਉੱਥੇ ਰੁੱਤਾਂ ਦੀ ਸ਼ਿਕਯਾਤ ਬਾਰੇ ਝਾਂਜ ਪੜਤਾਲ ਕਰਨ ਆਗਯਾ ਵੇਲਾ ਦਾ ਸੀ ਮਤਲਬ ਸ਼ਾਮ ਦਾ ਸਮਾਂ ਸੀ ਰੁੱਤ ਬਹਾਰ ਦੀ ਸੀ ਬਹਾਰ ਵਾਲੀ ਰੁੱਤ ਸੀ ਅਸਮਾਨ ਉੱਥੇ ਬਦਲ ਖ਼ਿਰ ਆਏ ਮੋਰਾਂ ਨੇ ਕੰਬ ਖਿਲਾਰ ਕੇ ਚੁਮ ਚੁਮ ਕੇ ਨਚ ਨਚ ਕੇ ਬਦਲਾ ਨੂੰ ਧਰਤੀ ਉੱਥੇ ਉਤਰ ਆਉਣ ਲਿਯ ਕੇਹਾ ਮਤਲਬ ਜਦੋ ਰੱਬ ਨੇ ਆਕੇ ਧਰਤੀ ਤੇ ਚਿੜੀ ਦੇ ਰੂਪ ਵਿੱਚ ਦੇਖਾ ਤਾ ਮੋਰ ਜੇਡੇ ਨੇ ਉਹ ਪੇਲਾ ਪਾ ਰਹੇ ਸੀ ਹਣਾ ਨਚ ਨਚ ਕੇ ਬਦਲਾ ਨੂੰ ਧਰਤੀ ਤੇ ਆਉਣ ਲਿਯ ਕੇਹ ਰਹੇ ਸੀ ਮਤਲਬ ਸਾਰਾ ਵਾਤਾਵਰਣ ਜੇੜਾ ਬੜਾ ਖੁਸ਼ਗਵਾਰ ਸੀ ਜੰਗਲੀ ਫੁੱਲ ਇਕ ਦੂਜੇ ਵੱਲ ਫੈਲਤਾ ਕਰ ਕਰ ਕੇ ਹੱਸ ਰਹੇ ਸੀ ਨਿਕੇ ਨਿਕੇ ਪੰਛੀ ਫੂਲਾ ਦੇ ਪਤੇਯਾ ਦੇ ਪੇਪਿਯਾ ਦੇ ਗੀਤ ਹਵਾ ਦੀਆ ਕਨੀਆਂ ਨਾਲ ਬਨ ਬਨ ਅਪਣੇ ਮਿੱਤਰ ਪਯਾਰੇ ਵਲ ਭੇਜ ਰਹੇ ਸਨ ਮਤਲਬ ਸਾਰਾ ਜੇੜਾ ਵਾਤਾਵਰਣ ਬੜਾ ਹੀ ਸੰਗਿਤਕ ਜਿਹਾ ਵੀ ਸੀ ਏਹ ਧਰਤੀ ਤਾ ਬੜੀ ਸਹੋਣੀ ਥਾਂ ਹੈ ਰਬ ਨੇ ਬਾਹਰੋ ਆਖਯਾ ਏਨੇ ਨੂੰ ਇਕ ਸ਼ਹਿਰ ਆਗਯਾ ਬੜੀ ਭੀੜ ਸੀ ਬੜਾ ਰੌਲਾ ਸੀ ਹਰ ਕੋਈ ਜਿਵੇ ਗਵਾਚਯਾ ਹੋਯਾ ਸੀ ਸਾਰੇ ਲੋਕ ਹੀ ਜਿਵੇਂ ਅਸਮਾਨ ਤੋਂ ਡਿੱਗੇ ਹੋ ਮਤਲਬ ਸਹਿਰਯਾ ਦੀ ਹਾਲਤ ਦਸੀ ਹੈ ਵੀ ਸਹਿਰਯਾ ਦਾ ਵਾਤਾਵਰਣ ਨਾ ਕੇਹਾ ਜੇਹਾ ਸੀ ਸ਼ੇਰੀਆਂ ਨੂੰ ਤਾ ਕਿਸੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਏਹ ਕੁਛ ਆਕੇ ਰਬ ਨੇ ਧਰਤੀ ਦੇ ਉਪਰ ਵੀ ਦੇਖਿਆ ਸਾਰੇ ਲੋਕ ਕਿਵੇਂ ਸੀ ਜਿਵੇ ਅਸਮਾਨ ਤੋਂ ਡਿਗੇ ਹੋਣ ਕਿਸੇ ਦਾ ਕੋਈ ਕੁਛ ਲਗਦਾ ਨਹੀਂ ਸੀ ਕਿਸੇ ਦਾ ਕੋਈ ਜਾਣੂ ਨਹੀਂ ਸੀ ਏਥੋਂ ਤਕ ਤੇ ਕਿਸੇ ਦਾ ਕੋਈ ਪ੍ਰਤੀਤ ਨਹੀਂ ਸੀ ਕੋਈ ਸ਼ਯਾਦਕਿਸੇ ਦਾ ਕੋਈ ਜਾਣੂ ਨਹੀਂ ਸੀ ਏਥੋਂ ਤਕ ਤੇ ਕਿਸੇ ਦਾ ਕੋਈ ਪ੍ਰਤੀਤ ਨਹੀਂ ਸੀ ਕੋਈ ਸ਼ਯਾਦਕਿਸੇ ਦਾ ਕੋਈ ਜਾਣੂ ਨਹੀਂ ਸੀ ਏਥੋਂ ਤਕ ਤੇ ਕਿਸੇ ਦਾ ਕੋਈ ਪ੍ਰਤੀਤ ਨਹੀਂ ਸੀ ਕੋਈ ਸ਼ਯਾਦ ਲੋਗ ਇਸਤਰਾਂ ਅਣਜਾਣ ਬਣੇ ਹੋਏ ਇਕ ਦੂਜੇ ਇਸਤਰਾਂ ਘੁੰਮ ਰਹੇ ਸੀ ਭੀ ਲਗਦਾ ਉਨੋ ਨੂੰ ਦੇਖ ਕੇ ਵੀ ਲਗਦਾ ਸੀ ਕਿ ਕੋਈ ਕਿਸੇ ਦਾ ਜਾਣੂ ਹ ਹੀ ਨਹੀਂ ਚਿੜੀ ਬਣੇ ਹੋਏ ਰਬ ਨੇ ਦੇਖਾ ਕਿ ਏਹ ਲੋਕ ਘੜੀ ਨੂੰ ਬੜੀ ਬਾਰੀ ਦੇਖ ਦੇ ਸਨ ਕਿਸ ਲੀਯੇ ਉਸਨੇ ਬੇਹਾਰੋ ਪੁਚਾ ਪਰ ਉਸ ਕੋਲ ਉਸਨੇ ਇਸ ਦਾ ਜਵਾਬ ਨੀ ਦਿਤਾ ਚਿੜੀਆਂ ਲੇਲੋ ਰੰਗ ਬਰਿੰਗਾ ਚਿੜੀਆਂ ਪਿੰਜਰੇ ਵਿੱਚ ਕਿੰਨੀਆਂ ਸਾਰੀ ਚਿੜੀਆਂ ਤਾੜੀ